ਆਹੋ ਤੈਨੂੰ ਪਤਾ ਪੁੱਤ ਹਜੇ salary ਤੇ ਆਈ ਨੀ ਪੈਸੇ ਆਏ ਨੀ ਆ। ਹਾਂਜੀ ਤੁਸੀਂ ਕਹਿ ਦੇਣਾ

ਹਾਂ ਕੋਈ ਗੱਲ ਨੀ ਆਹੋ ਊਂ ਤਾਂ ਉਹਨੂੰ ਕੁਛ ਭੇਜਿਆ ਵੀ ਨੀ ਮੈਂ ਚੱਲ ਲੈ ਦਊਂ ਸਾਇਕਲ ਸਕੂਲੇ ਜਾਂਦਾ ਵਾ।

ਹਾਂ ਹੋਰ। ਹੋਰ ਬਸ ਵਧੀਆ। ਹਾਂ ਵਧੀਆ ਚਾਹੀਦਾ। ਰੋਟੀ ਪਾਣੀ ਦਾ ਕਿੱਦਾਂ

ਰੋਟੀ ਪਾਣੀ ਦਾ ਵਧੀਆ ਵਾ ਬਸ ਖੰਘ ਜਿਹੀ ਲੱਗੀ ਆ। ਦਵਾਈ ਲਿਆਂਦੀ ਆ ਹੁਣ ਇੱਕੋ ਦਮ ਥੋੜ੍ਹੀ ਠੀਕ ਹੋ ਜਾਂਦੀ ਖੰਘ।

ਹਾਂ ਫ਼ਰਕ ਤੇ ਪੈ ਜਾਂਦਾ, ਨੀਂਦ ਨੂੰਦ ਵਧੀਆ ਆਉਂਦੀ ਰਾਤ ਨੂੰ ਖਾਈਦੀ ਹੈ ਨਾ।

ਹਾਂ ਰਾਤ ਨੂੰ ਖਾ ਲਈਦੀ ਆ ਤੇ ਨਾਲ ਸੋਂ ਜਾਈਦਾ ਵਾ ਤੇ ਸਾਰਾ ਦਿਨ ਖੰਘ ਆਉਂਦੀ ਰਹਿੰਦੀ ਆ।

ਕਾਰੋਬਾਰ ਕਾਰੋਬਾਰ ਵਧੀਆ ਵਾ।

ਹੋਰ ਕੋਈ ਗੱਲ।

ਹਾਂ ਕੀਤਾ ਸੀ ਆਂਟੀ ਹੋਣਾਂ ਨੇ ਵੀ phone ਜਸ਼ਨ ਉਹਨਾਂ ਦੇ ਲਾਗੇ ਸੀ ਤੇ ਅੰਮ੍ਰਿਤ ਵੀ ਸੀ।

ਹਾਂ ਉਹ ਵੀ ਮੈਨੂੰ ਕਹਿੰਦਾ ਸਾਇਕਲ ਲੈਣ ਨੂੰ ਮੈਂ ਕਿਹਾ ਚੱਲ ਕੋਈ ਨੀ।

ਅੱਛਾ ਅੱਛਾ, ਕੋਈ ਨੀ ਦੱਸਦੀ ਠਹਿਰ ਕੇ।

ਹਾਂ ਹੋਰ ਕੋਈ ਗੱਲਬਾਤ।

ਵਧੀਆ ਚਾਹੀਦਾ ਹੋਰ ਕੋਈ ਗੱਲ। ਗੱਲ ਬਸ ਠੀਕ ਆ ਤੇ ਉਹ ਕੀ ਉਹਦਾ ਨਾਮ ਆਂ।

ਤੇ ਮੈਂ ਕਿਹਾ ਸੀ ਕੀ ਕਵਾਂ ਫਿਰ madam ਨੂੰ ਮੈਂ ਆਪਣੀ ਨੂੰ। Madam ਨੂੰ ਤੂੰ ਬਸ ਕਹਿ ਦੇਈਂ ਵੀ madam ਜੀ ਮੇਰੇ ਵੀਰ ਨੇ ਨਾ ਪੈਸੇ ਪਾ ਦੇਣੇ ਆਂ।

ਠੀਕ ਹੈ। Madam ਜੀ ਪਰਸੋਂ ਤੁਹਾਨੂੰ ਪੱਕਾ ਮਿਲ ਜਾਣਗੇ।

ਹਾਂ ਕੋਈ ਨੀ ਮੈਂ ਪਰਸੋਂ ਤੈਨੂੰ ਅੱਜ ਪਾ, ਕੱਲ੍ਹ ਨੂੰ ਪਾ ਦੇਣੇ ਪੈਸੇ ਹੋਰ ਹਾਂਜੀ ਵਧੀਆ।

ਗੱਲ ਹਾਂ

ਹਾਂ ਹੋਰ। ਹੋਰ ਬਸ ਵਧੀਆ। ਵਧੀਆ ਚਾਹੀਦਾ ਵਧੀਆ, ਹੋਰ ਕੋਈ ਗੱਲਬਾਤ ਕੋਈ। ਤੇ ਉਹ ਹੋਣੀ ਪੁੱਛਦੇ ਆ ਦਾ phone

ਹਾਂ ਮੈਂ ਵੀ ਨਾ ਕਦੇ phone ਕੀਤਾ ਉਹਨਾਂ ਨੂੰ।

ਹੋਰ ਵਧੀਆ ਹੈ। ਵਧੀਆ ਚਾਹੀਦਾ। ਕੋਈ ਨੀ ਜਦੋਂ ਕਿਤੇ ਜਸਨ ਆਉਂਦਾ ਹੁੰਦਾ ਨਾ ਉਹਨੂੰ ਰੁਪਇਆ ਪੰਜ ਸੌ ਦੇ ਦਿਆ ਕਰੋ, ਮੰਮੀ ਨੂੰ ਕਹੀ। ਹਾਂਜੀ ਕੋ ਆਉਂਦਾ ਹੁੰਦਾ ਵਾ ਜਸਨ। ਹਾਂ ਕਈ ਵਾਰ ਨਾ ਪੈਸਾ ਦੇ ਦਿਆ ਕਰੋ ਤੈਨੂੰ ਪਤਾ ਘਰ ਆ ਬੇਚਾਰੇ ਦਾ।

ਹਾਂ ਕੋਈ ਨੀ ਦੇ ਦਿਆ ਕਰੋ

ਹੋਰ ਕੋਈ ਗੱਲ?

ਹਾਂ ਠੀਕ ਹਾਂ ਮੈਂ ਵੀ ਮੈਂ ਵੀ ਹੁਣ ਬਸ ਦਵਾਈ ਖਾਣੀ ਆਂ।

ਹੋਰ ਰੋਟੀ ਬਣੀ ਪਈ ਆ, ਰੋਟੀ ਰਾਤ ਦੀ ਬਣੀ ਆਂ ਉਹੀ ਖਾ ਲੈਣੀ ਆਂ।

ਹਾਂ ਹੁਣੇ ਹੀ ਤੈਨੂੰ ਪਤਾ ਥੱਕਿਆ ਪਿਆ ਸਰੀਰ ਕੰਮ ਕਰਕੇ ਆਇਆ ਵਾਂ ਤੇ ਰੋਟੀ ਪਈ ਆ ਉਹੀ ਖਾ ਕੇ ਦਵਾਈ ਖਾ ਲੈਣੀ ਆਂ ਗਰਮ ਪਾਣੀ ਕਰਕੇ

ਹੋਰ। ਤੂੰ ਵੀ ਖਾਇਆ ਪੀਆ ਕਰ ਮੋਟੀ ਹੋ ਜਾ। ਠੀਕ ਜੇ ਮੈਂ ਹੋ ਗਈ ਆਂ ਅੱਗੇ ਨਾਲੋਂ ਮੋਟੀ।

ਕਦੋਂ ਜਾਣਾ ਹੁਣ ਤੁਸੀਂ duty ਤੇ। ਹਾਂ duty ਤੇ ਮੈਂ ਹੁਣ ਤੈਨੂੰ ਦੱਸਿਆ ਵੀ ਰਾਤ ਨੂੰ ਹਜੇ ਵੱਜੇ ਸਾਡੇ ਚਾਰ ਸਾਰੇ।

ਹਾਂ ਤੇ ਅੱਧੇ ਕੁ ਘੰਟੇ ਬਾਅਦ ਮੈਂ ਹੁਣ ਰੋਟੀ ਖਾ ਲੈਣੀ ਆਂ ਅੱਧੇ ਕੁ ਘੰਟੇ ਤੋਂ ਮੈਂ duty ਚਲੇ ਜਾਣਾ ਵਾਂ।

ਹਾਂ ਥੋੜ੍ਹੀ ਜਿਹੀ rest ਕਰਕੇ ਦਵਾਈ ਖਾ ਕੇ ਮੁੜਕੇ ਰਾਤ ਸਾਰੀ ਉੱਥੇ ਬਸ ਲੰਘ ਜਾਣੀ ਆਂ, ਛੇ ਘੰਟੇ ਕੰਮ ਕਰਨਾ ਮੈਂ ਸਵੇਰ ਨੂੰ ਫਿਰ ਘਰ ਚਲੇ ਜਾਣਾ ਵਾਂ ਤੇ ਪਹਿਲਾਂ ਜਾ ਕੇ ਖਾਣੀ ਆਂ ਤੇ ਫਿਰ rest ਕਰਨੀ ਆਂ।

ਬਣਾਉਣ ਨੂੰ ਕਿੱਥੇ ਮਿਲੇ, ਮਾੜੀ ਮੋਟੀ ਕਰਕੇ ਖਾ ਲਈਦੀ ਹੈ। ਹੋਰ। ਹੋਰ ਵਧੀਆ ਚਾਹੀਦਾ ਹੋਰ ਕੋਈ ਗੱਲਬਾਤ। ਹੋਰ।

ਮੈਂ ਕਿਹਾ ਮੈਂ ਕੰਮ ਕਰ ਲਵਾਂ ਮਾੜਾ ਜਿਹਾ ਫਿਰ ਕਰਾਂਗਾ ਮੈਂ free ਹੋ ਕੇ।

Okay

ਜੋੜ ਨੂੰ ਸ਼ਬਦ ਕਿਹਾ ਜਾਂਦਾ ਹੈ ਸ਼ਬਦ ਸਾਡੇ ਮਨ ਵਿੱਚ ਆਉਣ ਵਾਲੀ ਭਾਸ਼ਾ ਅਤੇ ਵਿਚਾਰਾਂ ਆਦਿ ਨੂੰ ਪ੍ਰਗਟ ਕਰਦੇ ਹਨ ਹਰ ਸ਼ਬਦ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਸ਼ਬਦ ਭਾਸ਼ਾ ਦੀ ਇੱਕ ਸੁਤੰਤਰ ਇਕਲਾਕੀ ਹੈ ਸ਼ਬਦ ਤੋਂ ਹੀ ਵਾਕ ਦੀ ਰਚਨਾ ਹੁੰਦੀ ਹੈ ਸ਼ਬਦ ਰਚਨਾ ਕੀ ਹੁੰਦੀ ਹੈ, ਵੱਖ ਵੱਖ ਨਾਮਾਂ ਅਨੁਸਾਰ ਸ਼ਬਦ ਦੀ ਰਚਨਾ ਕਰਨ ਕਰਨ ਨੂੰ ਸ਼ਬਦ ਰਚਨਾ ਕਿਹਾ ਜਾਂਦਾ ਹੈ, ਸ਼ਬਦ ਰਚਨਾ ਦੇ ਰਾਹੀਂ ਸ਼ਬਦਾਂ ਦੀ ਬਣਤਰ ਦਾ ਗਿਆਨ ਹੁੰਦਾ ਹੈ। ਬਣਤਰ ਦੇ ਹਿਸਾਬ ਨਾਲ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ, ਮੂਲ ਸ਼ਬਦ ਸ਼ਬਦ, ਮੂਲ ਸ਼ਬਦ ਉਹਨਾਂ ਸ਼ਬਦਾਂ ਨੂੰ ਉਹਨਾਂ ਸ਼ਬਦਾਂ ਨੂੰ ਮੂਲ ਸੰਬੰਧ ਕਿਹਾ ਜਾਂਦਾ ਹੈ ਜਿਹੜੇ ਕਿਸੇ ਦੂਜੇ ਸ਼ਬਦਾਂ ਦੀ ਸਹਾਇਤਾ ਤੋਂ ਬਿਨਾਂ ਆਪਣੇ ਆਪ ਬਣੇ ਹੋਣ ਹਰ ਭਾਸ਼ਾ ਦੇ ਮੂਲ ਸ਼ਬਦ ਬਹੁਤ ਥੋੜ੍ਹੇ ਹੁੰਦੇ ਹਨ ਅਤੇ ਉਹਨਾਂ ਨੂੰ ਅੱਗੋਂ ਤੋੜ ਤੋੜਿਆ ਵੀ ਨਹੀਂ ਜਾ ਸਕਦਾ, ਜਿਵੇਂ ਮੁੰਡਾ, ਦੁੱਧ, ਸੁੱਖ, ਪਾਣੀ, ਝੂਠ, ਸੱਚ ਆਦਿ ਪਰਿਚਿਤ ਸ਼ਬਦ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ, ਜਿਹੜੇ ਸ਼ਬਦ ਕਿਸੇ ਹੋਰ ਸ਼ਬਦ ਜਾਂ ਸ਼ਬਦਾਂਸ਼ ਦੀ ਸਹਾਇਤਾ ਨਾਲ ਬਣੇ ਹਨ, ਜਿਵੇਂ ਡਰ, ਜਗਤ, ਪ੍ਰਮਾਤਮਾ, ਜਾਨਵਰ, ਭੂਮੀਮਾਨ ਆਦਿ ਸ਼ਬਦ ਤੋਂ ਅੱਗੇ ਦੋ ਤਰ੍ਹਾਂ ਦੇ ਹੁੰਦੇ ਹਨ। ਸ ਸਮਾਸੀ ਸ਼ਬਦ ਉਤਪੰਨ ਸ਼ਬਦ, ਸਮਾਸੀ ਸ਼ਬਦ ਉਹ ਰਚਿਤ ਸ਼ਬਦ ਜਿਹੜੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮੇਲ ਨਾਲ ਬਣੇ ਬਣਨ ਨੂੰ ਸ ਸਮਾਸੀ ਕਿਹਾ ਜਾਂਦਾ ਹੈ ਸਮਾਸ ਦਾ ਅਰਥ ਦਾ ਹੈ ਸ਼ਬਦਾਂ ਨੂੰ ਜੋੜਨਾ, ਸਮਾਸ ਲਈ ਘੱਟ ਤੋਂ ਘੱਟ ਦੋ ਸ਼ਬਦ ਹੋਣੇ ਜ਼ਰੂਰੀ ਹੁੰਦੇ ਹਨ, ਸਮਾਸੀ ਸ਼ਬਦ ਲਿਖਣ ਸਮੇਂ ਸ਼ਬਦਾਂ ਨੂੰ ਜੋੜਨ ਵਾਲੇ ਯੋਜਕਾਂ ਨੂੰ ਸੰਬੰਧਕ ਨੂੰ ਕਟਾ ਹਟਾ ਜੋੜਨੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਅਮੀਰ-ਗਰੀਬ, ਦਿਨ-ਰਾਤ, ਸਮੁੰਦਰ-ਤਟ ਆਦਿ ਸਮਾਸ ਵਿਧੀ ਰਾਹੀਂ ਨਵੇਂ ਸ਼ਬਦ ਬਣਾਉਣ ਦੇ ਵੀ ਕਈ ਢੰਗ ਹੁੰਦੇ ਹਨ ਇੱਕ ਦੋ ਵੱਖ ਵੱਖ ਸ਼ਬਦਾਂ ਨੂੰ ਜੋੜ ਕੇ ਬਣਨਾ ਇੱਕ ਸ਼ਬਦ ਜਿਵੇਂ, ਆਤਮ ਘਾਤ, ਰੇਲ ਗੱਡੀ, ਅੰਡ ਅਖੰਡ ਪਾਠ, ਸ ਸਰ ਸਰਬ ਲੋਕ ਰਾਜ, ਧੱਕਾ ਸ਼ਾਹੀ, ਨਮਕ ਹਰਾਮ, ਪਿਤਾ ਪੁਰਖੀ ਆਦਿ। ਸਮਾਨ ਅਰਥ ਵਾਲੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਬਦਲ ਇੱਕ ਸ਼ਬਦ ਜਿਵੇਂ ਦਾਲ ਭਾਜੀ, ਵਿਆਹ ਸ਼ਾਦੀ, ਹਾਲ ਚਾਲ, ਕੰਮ ਧੰਦਾ, ਕੌੜਾ ਜ਼ਹਿਰ ਜਿੰਦ ਜਾਨ, ਲੁਕੀ ਛੁਪੀ, ਟੁੱਟੀ ਭੱਜੀ ਆਦਿ। ਨੇੜੇ ਦੇ ਅਰਥ ਵਾਲੇ ਦੋ ਸ਼ਬਦਾਂ ਨੂੰ ਮਿਲਾ ਕੇ ਬਦਲ ਇੱਕ ਸ਼ਬਦ ਜਿਵੇਂ ਖ਼ੂਨ ਖ਼ੂਨ ਬਰਬਾਦ, ਰਾਜ਼ੀ ਖੁਸ਼ੀ, ਰੰਗ ਬਿਰੰਗ ਆਦਿ, ਦੋ ਵਿਰੋਧ ਅਰਥਾਂ ਵਾਲੇ ਸ਼ਬਦਾਂ ਤੋਂ ਬਣਨ ਇੱਕ ਸ਼ਬਦ ਜਿਵੇਂ ਚੰਗਾ ਮੰਦਾ, ਖਰਾ ਖੋਟਾ, ਦੂਰ ਨੇੜੇ, ਉੱਤੇ ਥੱਲੇ, ਨਿੱਕਾ ਮੋਟਾ, ਬੁਰਾ ਭਲਾ ਆਦਿ ਇੱਕੋ ਸ਼ਬਦ ਦੇ ਦੁਬਾਰੇ ਵਾਲੇ ਸ਼ਬਦਾਂ ਨੂੰ ਬੋਲਣਾ ਨਵਾਂ ਸ਼ਬਦ ਜਿਵੇਂ ਘੋੜਾ ਘੋੜੀ, ਦਿਨੋ ਦਿਨ, ਸ਼ਹਿਰੋ ਸ਼ਹਿਰੀ, ਹੱਥੋਂ ਹੱਥ ਆਦਿ। ਕੁੱਝ ਸਮਾਸੀ ਸ਼ਬਦਾਂ ਉਦਾਹਰਨ ਘਰ ਤੋਂ ਬਾਹਰ ਘਰ ਬਾਹਰ ਭੇਡ ਵਰਗੀ ਚਾਲ ਭੇਡ ਚਾਲ, ਦੂਰ ਅਤੇ ਨੇੜੇ ਦੂਰ ਨੇੜੇ, ਦੁੱਧ ਅਤੇ ਦਹੀਂ ਦੁੱਧ ਦਹੀਂ, ਖੇਡ ਦਾ ਮੈਦਾਨ ਖੈਡ ਮੈਦਾਨ, ਆਸਾ ਤੇ ਨਿਰਾਸ ਆਸ ਨਿਰਾਸ, ਆਪਣਾ ਤੇ ਪਰਾਇਆ ਆਪਣਾ ਪਰਾਇਆ, ਤਨੋਂ ਅਤੇ ਮਨੋਂ ਤਨੋ ਮਨੋ ਰੁਪਇਆ ਅਤੇ ਪੈਸਾ, ਪੈਸਾ ਅਤੇ ਰੁਪਇਆ ਘਿਓ ਅਤੇ ਸ਼ੱਕਰ ਘਿਓ ਸ਼ੱਕਰ, ਜਿੱਤ ਅਤੇ ਹਾਰ ਜਿੱਤ ਹਾਰ, ਵਿੱਦਿਆ ਅਤੇ ਦਾਨ, ਵਿੱਦਿਆ ਦਾਨ, ਦੇਸ ਦਾ ਭਗਤ ਦੇਸ ਭਗਤ ਦਾਨਵ ਦੇਵ ਦਾਨਵ ਧੁੱਪ ਅਤੇ ਛਾਂ ਧੁੱਪ ਛਾਂ, ਵੇਦ ਅਤੇ ਪੁਰਾਣ ਵੇਦ ਪੁਰਾਣ ਲਾਭ ਅਤੇ ਹਾਨੀ ਲਾਭ ਹਾਨੀ, ਆਦਮੀ ਅਤੇ ਔਰਤ ਆਦਮੀ ਔਰਤ ਖੋਟਾ ਅਤੇ ਹੋ ਛੋਟਾ ਅਤੇ ਮੋਟਾ ਛੋਟਾ ਮੋਟਾ, ਜਨਮ ਅਤੇ ਮਰਨ ਜਨਮ ਮਰਨ ਖੱਟਾ ਅਤੇ ਮਿੱਠਾ, ਖੱਟਾ ਮਿੱਠਾ ਭੁਲਾ ਅਤੇ ਬਾਹਰ ਭੁੱਲਾ ਬਾਹਰ ਭੁੱਖਾ ਅਤੇ ਪਿਆਸ ਭੁੱਖ ਪਿਆਸ ਰਾਜਾ ਅਤੇ ਰੰਕ ਰਾਜ ਰੰਕ ਹੱਥ ਅਤੇ ਪੈਰ੍ਹ, ਹੱਥ ਪੈਰ੍ਹ, ਦੁੱਖ ਅਤੇ ਸੁੱਖ ਦੁੱਖ ਸੁੱਖ, ਜਗਤ ਗੁਰੂ ਜਗਤ ਗੁਰੂ ਸੁੱਧ ਅਤੇ ਸੁੱਧ ਅਸੁੱਧ ਔਖਾ ਅਤੇ ਸੌਖਾ ਔਖਾ ਸੌਖਾ, ਖੂਨ ਦਾ ਦਾਨ ਖ਼ੂਨਦਾਨ, ਹੱਥ ਹੀ ਹੱਥ ਹੱਥਾਂ ਹੱਥੋ ਹੱਥ, ਰਾਤ ਹੀ ਰਾਤ, ਰਾਤੋ ਰਾਤ ਪਾਪ ਅਤੇ ਪੁੰਨ ਪਾਪ ਪੁੰਨ, ਗੰਗਾ ਅਤੇ ਜਨਮ, ਗੰਗਾ ਜਮੁਨਾ, ਖਰਾ ਅਤੇ ਖੋਟਾ, ਖਰਾ ਖੋਟਾ, ਅੱਗੇ ਅਤੇ ਪਿੱਛੇ ਅੱਗੇ ਪਿੱਛੇ, ਦੇਸ ਅਤੇ ਵਿਦੇਸ਼ ਦੇਸ ਵਿਦੇਸ਼ ਧਰਤੀ ਅਤੇ ਆਸਮਾਨ ਧਰਤੀ ਅਸਮਾਨ ਲੋਕ ਅਤੇ ਮੋਹ ਲੋਕ ਮੋਹ, ਲੋਭ ਅਤੇ ਮੋਹ ਲੋਭ ਮੋਹ ਪੂਰਬ ਅਤੇ ਪੱਛਮ ਪੂਰਬ ਪੱਛਮ, ਫੁੱਲ ਅਤੇ ਪੱਤੇ ਫੁੱਲ ਪੱਤੇ, ਫਲ ਅਤੇ ਫੁੱਲ ਫਲ ਫੁੱਲ ਸਵਾਲ ਅਤੇ ਜਵਾਬ ਸਵਾਲ ਜਵਾਬ, ਪਸੂ ਅਤੇ ਪੰਛੀ ਪਸੂ ਪੰਛੀ ਸੋਨੇ ਅਤੇ ਚਾਂਦੀ ਸੋਨਾ ਚਾਂਦੀ ਪ੍ਰੇਮ ਅਤੇ ਪਿਆਰ ਪ੍ਰੇਮ ਪਿਆਰ, ਕੁਦਰਤ ਦੀ ਮਾਰ ਕੁਦਰਤੀ ਮਾਰ ਮਾਂ ਅਤੇ ਪਿਓ ਮਾਂ ਪਿਓ ਰਾਗ ਦਾ ਰੰਗ

ਖਰਾ ਮਾਲ ਖਰਮਾਲ ਸੋਹਣਾ ਮਾਲ ਸੋਹਣਾ ਮਾਲ ਦੀਨ ਅਤੇ ਇਮਾਨ ਦੀਨ ਮਾਨ, ਵੈਦ ਅਤੇ ਵਿਰੋਧ ਵੈਰ ਵਿਰੋਧ, ਰਾਵਣ ਦੀ ਰਜਾ ਰਾਵਣ ਰਾਜ, ਜਾਨ ਦਾ ਪਛਾਣ ਜਾਨ ਪਛਾਣ ਹਿੱਲਾ ਅਤੇ ਵਛੀਲਾ ਹੀਲਾ ਵਛੀਲਾ, ਸਾਫ਼ ਅਤੇ ਸੁੱਥਰਾ ਸਾਫ਼ ਸੁੱਥਰਾ, ਸੋਚ ਅਤੇ ਵਿਚਾਰ ਸੋਚ ਵਿਚਾਰ, ਹਨੇਰੀ ਅਤੇ ਤੂਫ਼ਾਨ ਹਨੇਰੀ ਤੂਫ਼ਾਨ, ਦੇਸ ਦੀ ਵੰਡ ਦੇਸ ਵੰਡ। ਸੰਸਾਰ ਦੀ ਜੰਗ ਸੰਸਾਰੀ ਜੰਗ ਸੰਸਾਰ ਦਾ ਅਮਨ ਸੰਸਾਰੀ ਅਮਨ, ਰੋਗ ਤੋਂ ਮੁਕਤ ਰੋਗੀ ਮੁ ਰੋਗ ਮੁਕਤ ਬਿਜ਼ਲੀ ਅਤੇ ਪਾਣੀ ਬਿਜ਼ਲੀ ਪਾਣੀ। ਉਸਤਤ ਅਤੇ ਨਿੰਦਾ ਉਸਤਤ ਨਿੰਦਾ ਚੰਗਾ ਅਤੇ ਮਾੜਾ ਚੰਗਾ ਮਾੜਾ, ਹੌਲੀ ਅਤੇ ਹੌਲੀ ਅਤੇ ਹੌਲੀ ਹੌਲੀ ਹੌਲੀ, ਗੁਰੂ ਅਤੇ ਭੈਣ ਅਤੇ ਭਰਾ ਭੈਣ ਭਰਾ, ਭਾਰਤ ਦਾ ਰਤਨ ਭਾਰਤ ਰਤਨ ਅਤੇ ਆਚਾਰ ਰਜ ਅਤੇ ਚਾਰ ਰਜ ਚਾਰ ਵਿਸ਼ਿਆਂ ਦੀ ਸੂਚੀ ਵਿਸ਼ਾ ਸੂਚੀ ਰਸ ਨਾਲ ਭਰੀ ਰਸ ਭਰੀ, ਵੇਲਾ ਅਤੇ ਕੁਵੇਲਾ ਵੇਲਾ ਕੁਵੇਲਾ, ਅੱਗੇ ਜਾਂ ਪਿੱਛੇ ਅੱਗੇ ਪਿੱਛੇ। ਲੋਕ ਅਤੇ ਪ੍ਰਲੋਕ ਲੋਕ ਪ੍ਰਲੋਕ ਉੱਪਰ ਅਤੇ ਥੱਲੇ ਉੱਪਰ ਥੱਲੇ, ਉੱਤਰ ਅਤੇ ਦੱਖਣ ਉੱਤਰ ਦੱਖਣ, ਵਿਆਰੀ ਅਤੇ ਵਿਸਾਰੀ

ਜਾਂ ਸ਼ਬਦ ਜਿਹੜੇ ਮੂਲ ਦੇ ਸ਼ਬਦਾਂ ਨਾਲ ਅਗਾ ਪਿਛਾਤ ਅੱਗੇ ਪਿੱਛੇ ਲੱਗ ਕੇ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਉਦਾਹਰਨ ਸ਼ਬਦ ਜਿਵੇਂ ਅਗੇਤ, ਪਿਛੇਤ, ਅਗੇਤ ਪਿਛੇਤ ਕਿਹੜੇ ਹੁੰਦੇ ਹਨ, ਅਗੇਤ ਪਿਛੇਤ ਉਹ ਸ਼ਬਦ ਹੁੰਦੇ ਹਨ ਮੈਂ ਤੁਹਾਨੂੰ ਦੱਸਦਾਂ ਅੱਗੇ ਅਗੇਤਰ ਪਿੱਛੇਤਰ

ਇਹਨਾਂ ਦਾ ਆਪਣਾ ਇੱਕ ਹੀ ਅਰਥ ਹੁੰਦਾ ਹੈ ਅਤੇ ਉਹਨਾਂ ਨੂੰ ਜਿਹੜੇ ਸ਼ਬਦ ਨਾਲ ਜੋੜ ਜ ਜਾਂ ਜੋੜਿਆ ਜਾਂਦਾ ਹੈ ਉਹਨਾਂ ਦਾ ਵੀ ਆਪਣਾ ਇੱਕ ਅਰਥ ਹੁੰਦਾ ਹੈ, ਉਹਨਾਂ ਦੋਹਾਂ ਸ਼ਬਦਾਂ ਤੇ ਸ਼ਬਦਾਂ ਨੂੰ ਜੋੜ ਜੋੜ ਕੇ ਨਵਾਂ ਸ਼ਬਦ ਬਣਾਉਂਦੇ ਹਨ, ਉਸ ਨਵੇਂ ਸ਼ਬਦ ਨੂੰ ਉਸ ਨਵੇਂ ਸ਼ਬਦ ਦਾ ਵੀ ਆਪਣਾ ਇੱਕ ਅਰਥ ਹੁੰਦਾ ਹੈ, ਜਿਵੇਂ ਨਿ ਬਿਨਾਂ ਨਾ ਵਿਚਾਰ ਨਿਰਵੈਰ ਨਿਰਦੋਸ ਉਹ ਕਿਸ ਉਦਾਹਰਨ ਵਿੱਚ ਨਿਰ ਅ ਅਗੇਤਰ ਵੈਰ ਅਤੇ ਉਦੇਸ਼ ਸ਼ਬਦ ਨਾਲ ਜੋੜ ਕੇ ਗਿਆ ਹੈ। ਤਾਂ ਨਵੇਂ ਸ਼ਬਦ ਨਿਰਵੈਰ ਅਤੇ ਨਿਰਦੋਸ਼ ਬਣ ਗਿਆ ਨਿਰ ਦਾ ਅਰਥ ਹੈ ਨਾਂਹ ਵਾਚਕ ਸਤਿ ਸ੍ਰੀ ਅਕਾਲ ਜੀ। ਅੰਮ੍ਰਿਤਸਰ ਵਾਲੇ ਮਾਮਾ ਜੀ ਕਿਹੜੇ ਮੈਰਿਜ ਦੇ ਦੇ ਦਾਵਾ ਨੇ ਕਿ ਇਕ ਲੱਖਾਂ ਪਤੀ ਆਦਮੀ ਓਹਨਾ ਦੇ ਇਨੀ ਮਦਦ ਵੀ ਨੀ ਕਰੇਗਾ ਤੇ ਇਸ ਹੋਂਸਲੇ ਤਰੇ ਇਹ ਜੋੜ ਆਪਣੇ ਬਾਲ ਬੱਚੇ ਨੂੰ ਲੈ ਕੇ ਅੰਮ੍ਰਿਤਸਰ ਦੇ ਯਾਤਰਾ ਲਾਇ ਗੱਡੀ ਤੇ ਤਾਯਾਰ ਹੋਇਆ ਅੱਖਾਂ ਖੁਲਦੇ ਜਿਉਂ ਸਿੰਘ ਨੇ ਦੇਖਿਆ ਇੰਦਰ ਕੌਰ ਬਟੂਏ ਚੋ ਨੋਟ ਕੱਢ ਕੇ ਗਿਣ ਰਾਹੁ ਸੀ ਘੜੀ ਮੁੜੀ ਫੁਲਣ ਬਹਿ ਜਾਣੀ ਆ ਬਟੂਏ ਨੂੰ ਜੇਓੰ ਸਿੰਘ ਨੇ ਮਿਠਾ ਜੇਹਾ ਰੋਸ ਪ੍ਰਗਟ ਕੀਤਾ ਕੀਤੇ ਵੱਧ ਜਾਣੇ ਆ ਘੜੀ ਮੁੜੀ ਗਿਣਨ ਨਾਲ।

ਤੁਰਦਕੁ ਲਗਨ ਚਿੰਤਾ ਲਗਨਿ ਪਰੇਸ਼ਾਨੀ ਹੋਣੀ ਸੱਚ ਕਿਸੇ ਨੇ ਬੋਲਿਯਤਾ ਜਿਉਂ ਸਿੰਘ ਸਖਤੀ ਲਹਿਜੇ ਵਿਕਸਹ ਬੋਲਿਆ ਜਨਾਨੀਆਂ ਦੇ ਪਿੱਛੇ ਮੈਟ ਹੁੰਦੇ ਆ ਪੰਜ ਵੇਲੇ ਸਮਝਿਆ ਤੈਨੂੰ ਬਾਈ ਤੂੰ ਚਿੰਤਾ ਨਾ ਕਰ ਮਾਮੇ ਹੋਣਾ ਨੂੰ ਅਸੀਂ ਕੋਈ ਦੁਆਪ੍ਣੇ ਆ ਨਾਲੇ ਕਿਹੜੀ ਕਿਥੇ ਗਿਣਤੀ ਆ ਵੀਹ ਪੰਜਾਹ ਦੀ ਗੁਰੂ ਦੀ ਮੇਹਰ ਨਾਲ ਅੰਦਰ ਬਾਹਰ ਭਰਿਆ ਰੱਖਦੇ ਨੇ ਤੂੰ ਵੇਖੀ ਤਾ ਸਹੀ ਮਾਮੀ ਵੀ ਮੇਰੀ ਅਸਲੋਂ ਮਾੜੀ ਨਹੀਂ ਪਰ ਤਝਹੋਰੀ ਸੁਮਣੀ ਆ ਪਰ ਸਾਡੇ ਨਾਲ ਥੋੜ੍ਹਾ ਸਿਉਂ ਪੁਣਾ ਕਰਨਾ ਆ ਪਰ ਤਝਹੋਰੀ ਸੁਮਣੀ ਆ ਪਰ ਸਾਡੇ ਨਾਲ ਥੋੜ੍ਹਾ ਸਿਉਂ ਪੁਣਾ ਕਰਨਾ ਆ ਪਰ ਤਝਹੋਰੀ ਸੁਮਣੀ ਆ ਪਰ ਸਾਡੇ ਨਾਲ ਥੋੜ੍ਹਾ ਸਿਉਂ ਪੁਣਾ ਕਰਨਾ ਆ ਦੋਹਤੇ ਮੂੰਹ ਦਾ ਮਨ ਨਾ ਰੱਖਣ ਗਏ ਨਾਲੇ ਕੁੜੀਆਂ ਨੇ ਕਿਹੜਾ ਰੋਜ ਓਹਨਾ ਦੇ ਘਰ ਜਾਣਾ ਨਾਲੇ ਉਂਝ ਵੀ ਓਹਨਾ ਨੂੰ ਸੁਖ ਓਹਨਾ ਦੇ ਗੱਲ ਦਸੀ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 ਪੱਟੀ ਡਾ ਗੱਲਾਂ ਸੁਨ ਕੇ ਇੰਦਰ ਕੌਰ ਦਾ ਗਿਗਦਾ ਉਤਸ਼ਾਹ ਫੇਰ ਕਾਇਮ ਹੋਗਿਆ ਹਟਸ ਗੱਲ ਕਰਿ ਜਿਵੇਂ ਮਾਸਟਰ ਆਪਣੇ ਵਿਧਯਾਰਦੀ ਨੂੰ ਇਮਤਿਹਾਨ ਤੇ ਜਾਨ ਲਗਾ ਸਮਝਣਦਾ ਆ ਓਵੇਂ ਜੂਨ ਸਿੰਘ ਇੰਟਰ ਕੌਰ ਨੂੰ ਸਮਝਣਾ ਸ਼ੁਰੂ ਕਰ ਦਿਤਾ ਕਹਿੰਦਾ ਜਰਾ ਗਨ ਸਹਿਣ ਲਗਾਏ ਤਹਿਜੀਬ ਤਾ ਧਯਾਨ ਰੱਖੀ ਵਾਦੇ ਆਦਮੀ ਜੋ ਹੋਏ ਇਹਦਾ ਦਿਲ ਵੀ ਸੋਚਣਾ ਤੇ ਕੁਇਹੋ ਜੇ ਗਾਵਾਰਾ ਨਾਲ ਓਹਨਾ ਦੇ ਸਾਹ ਕਰਿ ਆਏ ਗਨ ਸਹਿਣ ਦਾ ਮਤਲੈਬ ਏਡੇ ਵੀਚ ਕਿ ਆ ਬੋਈਲਾਂ ਲੱਗਿਆ ਬੋਲਾਂ ਲੱਗਿਆ ਤਰਜੇਬ ਮਤਲਬ ਬੋਲਣ ਲਗਿਆ ਸੰਸਕਾਰ ਦਾ ਧਯਾਨ ਰੱਖੇ ਕਿਉਕਿ ਉਹ ਵਾਦੇ ਆਦਮੀ ਆ ਕੀਤੇ ਓਘਹ ਇਹ ਨਾ ਸੋਚਾਂ ਕਿ ਗਾਵਾਰਾ ਮਤਲਬ ਅਨਪ੍ਰਦਾ ਨਾਲ ਧਗਾਕਾਰੀ ਦਾ ਮਤਲਬ ਹੁੰਦਾ ਰਿਸ਼ਤੇਦਾਰੀ ਲੀ ਇੰਦਰ ਕੌਰ ਆਪਣੇ ਮਾਨ ਚ ਬੋਲੀ ਮੋਨਿ ਦੇ ਬਾਪੂ ਤੂੰ ਮੇਨੂ ਉੱਕਾ ਏ ਸਮਝਿਆ ਚੜਿਆ ਜਾਮਿ ਪਾਵੇ ਪਿੰਡ ਵਿਚ ਆ ਪਰ ਅੱਖਾਂ ਤਾ ਸ਼ਹਿਰ ਵਿਚ ਖੋਲਿਆ ਨੇ ਮਾਮੀ ਇਕ ਵਾਰੀ ਅਸ਼ ਅਸ਼ ਨਾ ਕਰ ਛਡਿ ਤਾ ਦਸੀ ਸ਼ਾਬਾਸ਼ ਏ ਸ਼ਾਬਾਸ਼ ਏ ਕਹਿ ਕੇ ਮੁਸ੍ਕੁਰਾਨਦਿਆ ਹੋਇਆ ਜਿਉਂ ਸਿੰਘ ਨੇ ਦੱਤ ਦਿਤੀ ਉਸਦੀ ਸਲਾਹ ਤਾ ਥਾਪਿ ਦੇਣ ਦੇ ਦਿਤੀ ਪਰ ਲਗੇ ਬੈਠੀ ਸਵਾਰੀਆਂ ਦੇ ਲਿਹਾਜ਼ੋ ਉਹ ਏਦਾਂ ਨਾ ਕਰ ਸਕਿਆ ਇਕ ਸੰਖੇਪਓ ਜਾਇ- ਪ੍ਰਸ਼ਨ ਉਤਾਰ ਨੇ ਓਹਨਾ ਦੇ ਦਿਲ ਨੂੰ ਖੁਸ਼ੀ ਨਾਲ ਫੁਲਕਾ ਦਿਤਾ ਭਵਿਸ਼ ਦੇ ਸੁਨਹਿਰੀ ਸੁਪਨਿਆਂ ਨੇ ਓਹਨਾ ਡਾ ਅੱਖਾਂ ਵਿਚ ਨਸ਼ਾ ਜਾ ਭਰ ਦਿਤਾ